ਪਹਿਲਾਂ ਅਸੀਂ ਗਏ ਸੀ ਪੰਜ ਜਾਣੇ ਦੇਖਲੋ ਮੁੰਡੇ ਮੁੰਡੇ ਪੰਜ ਜਾਣੇ ਤੁਰ ਪਏ ਵੀ ਚਲੋ ਘੁੰਮ ਕੇ ਆਈਏ

ਤਾਂ ਹੀ ਅਸੀਂ ਚਲੇ ਗਏ ਮੁੰਡੇ ਹੁੰਦੇ ਸੀ ਅਹ ਵਿਆਹ ਦੇ ਪਹਿਲਾਂ ਦੀਆਂ ਗੱਲਾਂ

ਪਿੱਛ ਸਾਰਿਆਂ ਨੇ ਕਹਿੰਦੇ ਵੀ ਆਪਾਂ ਬਾਬਾ ਬਾਲਕ ਨਾਥ ਜਾਣਾ

ਠੀਕ ਹੈ ਇੱਕ ਤਾਂ ਡਰ ਲੱਗੇ ਇੱਕ ਤਾਂ ਖਾਸਾ ਬੜਾ ਦਰਿਆ ਹੈ ਉਹ ਇੱਕ ਲੱਕੜ ਦੀਆਂ ਕਿਸ਼ਤੀਆਂ

ਠੀਕ ਆ ਫੇਰ ਬਾਲਕ ਨਾਥ ਗਏ ਇੱਕ ਰਾਤ ਰਹੇ ਵਧੀਆ ਸੋਹਣੀ ਜਗ੍ਹਾ ਏਨ ਘੁੰਮਣ ਫਿਰਨ ਨੂੰ ਵੀ ਠੀਕ ਸੀ

ਬਾਲਕਨਾਥ ਤੋਂ ਆ ਵੀ ਗਏ ਹੁਣ ਅੱਗੇ ਜਾਣਾ ਘੁੰਮਣ

ਠੀਕ ਆ ਅੱਗੇ ਜਾਣਾ ਹੁਣ ਕਿੰਨਾ ਕੁ ਹੁਣ ਵਾਪਿਸ ਮੁੜੋ ਤਿੰਨ ਦਿਨ ਤਾਂ ਪਹਿਲਾਂ ਹੀ ਹੋਗੇ ਅੱਛਾ ਜੀ hello ਅਸੀਂ ਉਹਨੂੰ ਕਿਹਾ ਵੀ ਅੱਗੇ ਕਿੱਥੇ ਜਾਣਾ

ਤੇ ਦੁਆ ਮੁੰਡਾ ਜਿਹੜਾ ਅਸੀਂ ਅੱਗੇ ਤੁਰ ਪਏ ਪਿੱਛੇ ਆਲਾ ਡਰ ਕੇ ਪਹਿਲਾਂ ਹੀ ਵਾਪਿਸ ਆ ਗਏ ਗਏ

ਅਸੀਂ ਗਏ ਸਿੱਧਾ ਹੀ ਦੇਖਲੋ ਜੀ ਆਪਣਾ ਕਾਂਗੜੇ

ਕਾਂਗੜੇ ਤੋਂ ਫ਼ੇਰ ਉਹ ਕਹਿੰਦਾ ਹੋਰ ਅੱਗੇ ਜਾਣਾ ਦੱਸੋ

ਗੁੱਸਾ ਲੱਗੇ ਹੁਣ ਮੈਂ ਕਿਹਾ ਤੂੰ ਤਾਂ ਆਪਾਂ ਪੰਜ ਜਾਣੇ ਚੋਂ ਦੋ ਜਾਣੇ ਚਲੇ ਗਏ

ਮੁੜਨ ਜਦ ਪੈਸੇ ਵੀ ਥੋੜੇ ਬਹੁਤ ਮਾੜੇ ਮੋਟੇ ਹੈਗੇ ਸੀ ਕੋਲ

ਉੱਥੇ ਗਏ ਉੱਥੇ ਕਹਿੰਦੇ ਕਹਿੰਦਾ ਹੋਰ ਅੱਗੇ ਜਾਣਾ

ਬੱਸ ਜਾ ਕੇ ਉੱਥੇ ਧਰਮਸ਼ਾਲਾ ਦੇ ਨੇੜੇ ਤੇੜੇ ਲੱਗ ਗਏ ਨਾਲੇ ਸਾਰੇ ਮਾਤਾ ਦੇ ਦਰਸ਼ਨ ਕਰ ਲੈ ਨਾਲੇ hill station ਘੁੰਮਲੇ ਹੋਰ ਨਾਲੇ hill station ਘੁੰਮਲੇ ਅਸੀਂ ਫ਼ੇਰ ਉੱਥੇ ਜਾ ਕੇ ਅਸੀਂ ਚਮੁੰਡਾ ਦੇਵੀ ਮੰਦਿਰ

ਠੀਕ ਹੈ ਜੀ ਕਮਰੇ ਕਮਰਾ ਲੱਕੜ ਦਾ ਘਰ ਲੱਕੜ ਦੇ ਕਮਰੇ

ਜਦ ਹੁਣ ਤਾਂ ਬਣਾਲੇ ਹੁਣ ਉਹ ਪੱਕੇ ਕਰਲੇ ਜਦ ਲੱਕੜ ਦੇ ਕਮਰੇ ਸੀਗੇ ਲੱਕੜ ਦੇ ਕਮਰੇ ਚ ਰਹੇ ਹਾਂ ਉੱਪਰ ਏਵੇਂ ਲੱਗੇ ਜਿਵੇਂ ਮੀਹ ਪੈਂਦਾ

ਲੱਕੜ ਦੇ ਸੀ ਉਹ ਠੀਕ ਹੈ ਵਿੱਚ ਨੂੰ ਬਾਂਦਰ ਬੂੰਦਰ ਬਹੁਤ ਜਿਆਦਾ

ਉਹ ਕਹਿੰਦਾ ਹੋਰ ਦੇਖ ਉੱਥੇ ਜਾ ਕੇ ਕਹਿੰਦਾ ਹੋਰ ਅੱਗੇ ਜਾਣਾ

ਹੁਣ ਤੂੰ ਜਾ ਕੇ ਅਹ china ਚ ਵੜਨਾ ਜਾ ਕੇ

ਤੱਕ ਤਿੱਬਤ ਤਿੱਬਤ ਤੱਕ ਤਾਂ ਆਪਾਂ ਆਗੇ

ਦੇਖਲੋ ਬੱਸ ਚ ਧੱਕੇ ਖਾਂਦੇ ਸੀਗੇ ਬੱਸ ਚ

ਜਦ ਚਮੁੰਡਾ ਦੇਵੀ ਗਏ ਉੱਥੇ ਕਹਿੰਦੇ ਇਹ ਤਾਂ ਜਿਹੜਾ ਮੰਦਿਰ ਹੈ ਥੱਲੇ ਇਹ ਉੱਪਰੋਂ ਲਿਆ ਕੇ ਮਿੱਟੀ ਲਾ ਲਓ ਜਾਂ ਇੱਟਾਂ ਲਾ ਕੇ ਬਣਾਇਆ ਹੋਇਆ ਵੀ main ਉੱਪਰ ਜਾ ਕੇ ਆ ਹੋਰ

ਠੀਕ ਆ ਜੀ ਰਸਤਾ ਨਾ ਗੱਡੀ ਜਾਵੇ ਪੈਦਲ ਕਰਨਾ ਪੈਣਾ ਸਾਰਾ ਕਿਲੋਮੀਟਰ

ਉਹ ਮੁੰਡਾ ਮੰਨੇ ਨਾ ਉਹ ਮੈਂ ਕਿਹਾ ਬਾਬਾ ਤੂੰ ਰਹਿਣ ਦੇ ਪਿੱਛੇ ਮੁੜਦੇ ਹਾਂ ਮੈਂ ਕਿਹਾ ਇੰਨੇ ਦਿਨ ਤਾਂ ਹੋਗੇ ਆਪਾਂ ਨੂੰ

ਵੀ ਕਰਾਇਆ ਵੀ ਨੀ ਹੋਣਾ ਪੂਰਾ ਪੂਰਾ ਕਰਾਇਆ ਸਾਲਿਆ ਘਰ ਵੀ ਜਾਣਾ ਆਪਾਂ

ਚੱਲ ਫ਼ੇਰ ਅਸੀਂ ਉੱਥੇ ਉੱਥੇ ਗਏ ਉੱਪਰ ਤਾਂ ਗਏ ਨੀ ਉੱਥੋਂ ਦੀ ਵਾਪਿਸ ਮੁੜ ਆਏ ਵਾਪਸ ਮੁੜਕੇ ਫ਼ੇਰ ਕਹਿੰਦਾ ਹੁਣ ਉੱਥੇ ਜਾਣਾ ਚਿੰਤਪੁਰਨੀ

ਹਾਂਜੀ ਹੋਰ ਮਾਤਾ ਚਿੰਤਪੁਰਨੀ ਚਲੇ ਗਏ ਠੀਕ ਆ ਉੱਥੇ ਵੀ ਘੁੰਮੇ ਮੱਥਾ ਮੁੱਥਾ ਟੇਕਿਆ ਫ਼ੇਰ ਕਹਿੰਦੇ ਬਾਬਾ ਵਡਭਾਗ ਸਿੰਘ ਦੇ ਜਾਣਾ

ਉੱਥੇ ਵਡਭਾਗ ਸਿੰਘ ਦੇ ਉਸਤੇ ਪਤਾ ਨੀ ਹੋਰ ਕਿਹ ਤਾ ਅੱਗੇ ਕਹਿੰਦਾ ਇੱਕ ਉਹ ਪੀਰ ਨਿਗਾਹੇ ਆ

ਉਹ ਤਾਂ ਉੰਨੇ ਕੋਲ ਆ ਗਿਆ ਪੀਰ ਨਗਾਹੇ ਹਾਂ ਹਾਂ ਉਹਦੇ ਚ ਉੱਧਰ ਆ ਗਿਆ ਬਸ ਉਹਦੀ ਨਿਆਣੀ ਮੱਤ ਕਹਿੰਦਾ ਵੀ ਉੱਧਰ ਜਾਈ ਜਾਓ ਘੁੰਮੀ ਜਾਓ

ਫ਼ੇਰ ਆ ਕੇ ਅਸੀਂ ਆਨੰਦਪੁਰ ਸਾਹਿਬ ਆ ਉੱਥੇ ਆਹ ਨੰਗਲ ਤੱਕ ਆਏ

ਰਾਤੋ ਰਾਤ ਬੱਸ ਫੜ ਕੇ ਆਨੰਦਪੁਰ ਆਏ ਉੱਥੇ ਰਹੇ ਦੂਏ ਦਿਨ ਨਾਲ ਹੀ train ਫੜ ਕੇ ਘਰ ਨੂੰ ਆਏ ਬੱਸ ਹਮ ਵਧੀਆ ਰਹੇ ਦੋ ਦੋ ਦੋ ਦਿਨ ਦੇ tour ਤੇ ਅਸੀਂ ਹਫਤਾ ਲਾ ਆਏ ਸਾਰੇ ਬਾਰੇ

ਨਾ ਨਾ ਉਸ time phone ਹੁੰਦੇ ਸੀਗੇ mobile ਵੀ ਕੋਲ ਨੀ ਹੁੰਦੇ ਸੀਗੇ

ਮੇਰੇ ਕੋਲ ਛੋਟਾ ਜਾ mobile ਹੁੰਦਾ ਸੀਗਾ ਚਲੋ ਬਿੰਗੀ ਟੇਢੀਆਂ ਜੀ ਫੋਟੋ ਖਿੱਚੀ ਗਏ ਅਸੀਂ ਵਧੀਆ ਘੁੰਮ ਆਏ hill station ਹਾਂ ਘੁੰਮ ਆਏ ਇਹ ਆ ਵੀ ਗੁੱਸਾ ਤਾਂ ਗੁੱਸਾ ਹੁੰਦਾ ਵੀ ਕਿੱਥੇ ਫਸ ਗਏ ਇਹਦੇ ਨਾਲ ਜਾ ਕੇ

ਤਾਂ ਜੇ ਹੁਣ ਦੇਖੀਏ ਹੁਣ ਏਂ ਲੱਗਦੀ ਵਧੀਆ ਘੁੰਮ ਆਏ ਮੁੜ ਕੀ ਏ ਜਾਣ ਦਾ ਮੋਕਾ ਹੀ ਨੀ ਮਿਲਿਆ ਹਾਂ ਕੱਢਣਾ ਚਾਹੀਦਾ time ਹੁਣ ਤਾਂ ਦੇਖੋ ਰਸਤੇ ਵੀ ਵਧੀਆ ਬਣਾ ਤੇ ਅੱਗੇ ਯਾਰ ਹੁਣ ਤਾਂ ਬਹੁਤ ਫਰਕ ਪੈਂਦਾ ਅੱਗੇ ਤਾਂ ਛੋਟੇ ਰਸਤੇ ਹੁੰਦੇ ਤੇ ਜਾਮ ਲੱਗ ਜਾਂਦੇ ਤੇ

ਇੱਕ ਹੋਰ ਆ ਜਿਹੜੇ ਪਹਾੜਾਂ ਤੇ ਆ ਨਾ ਲੋਕ ਜੀ ਉਹ ਇੱਕ ਗੱਲ ਤੋਂ ਡਰ ਹੈ ਉਹਨਾ ਨੂੰ

hello

ਹਾਂਜੀ ਮੈਂ ਕਿਹਾ ਜੀ ਹੁਣ ਮਹਿੰਗਾਈ ਬਹੁਤ ਹੋਗੀ ਹਾਂ ਮਹਿੰਗਾਈ ਤਾਂ ਹੋਗੀ ਜੀ ਉਹ ਤਾਂ ਹੈ ਹੀ ਥੱਲੇ ਨੂੰ ਜਾਣਾ ਉੱਪਰ ਨੂੰ

ਪਰ ਮਹਿੰਗਾਈ ਕਰਕੇ ਮੁੜ ਜਾਨੇ ਆ

ਹਾਂ ਇੱਧਰ ਤੱਕ ਦੇਖੋ ਤਕਰੀਬਨ ਕਾਫੀ ਘੁੰਮ ਆਏ ਹਿਮਾਚਲ ਘੁੰਮ ਆਏ ਥੱਲੇ ਦੀ ਥੱਲੇ ਵੀ ਗਏ ਹਾਂ ਥੱਲੇ ਦੇਹਰਾਦੂਨ ਤੱਕ ਜਾ ਆਏ ਦੇਹਰਾਦੂਨ ਘੁੰਮੇ ਹਾਂ

ਅਹ ਕੀ ਨਾਮ ਆ ਮੰਸੂਰੀ ਵੀ ਗਏ ਕੇ ਨਹੀਂ ਨਹੀਂ ਮੰਸੂਰੀ ਨੀ ਗਏ

ਪੈਸੇ ਦੀ ਪਾਸੇ ਦੀ ਖੇਚਲਾ ਬਹੁਤ ਹੁੰਦੀ ਹੈ ਨਾ ਪੈਸੇ ਇੱਕ ਨਾ ਦੇਖੋ ਸਭ ਚਲੋ ਕੁੱਝ ਵੀ ਹੈ ਹੈ ਤਾਂ ਆਪਣੀ India ਚ ਏ ਪਰ ਹਿਮਾਚਲ ਤੁਸੀਂ ਘੁੰਮਲੋਗੇ ਨਾ ਹਿਮਾਚਲ ਦੇ ਲੋਕ ਜਾਂ ਇਹਦੇ ਥੱਲੜੇ ਪਾਸੇ ਦੇ ਲੋਕ ਦੇਹਰਾਦੂਨ ਆਲੇ ਜਿਹੜੇ UP ਬਿਹਾਰ ਜਾਂ ਇਧਰਲੇ ਪਾਸੇ ਦੇ ਲੋਕਾਂ ਚ ਬਹੁਤ ਫਰਕ ਹੈ ਉਹ ਤਾਂ ਹੈ ਓ ਆ ਜੀ ਫਰਕ ਤਾਂ

ਹਿਮਾਚਲ ਘੁੰਮਣ ਚਲੇ ਜਾਓ ਹਿਮਾਚਲ ਜਾਓ ਜਿੰਨਾ ਮਰਜ਼ੀ ਘੁੰਮਲੋ ਥੋਨੂੰ ਕੋਈ ਇਹ ਨੀ ਲੱਗੂਗਾ ਤੁਸੀਂ ਓਪਰੀ ਜਗ੍ਹਾ ਕਿਉਂਕਿ ਉਹਨਾ ਬੰਦਿਆਂ ਦਾ ਰਹਿਣ ਸਹਿਣ ਦੇਖਣਾ ਗੱਲਬਾਤ ਕਰਨੀ ਜਾਂ ਹੋਰ ਬਹੁਤ ਫਰਕ ਹੁੰਦਾ ਤੁਸੀਂ ਥੱਲੇ ਚਲੇ ਜਾਓਂਗੇ ਨਾ ਠੀਕ ਆ ਤੁਸੀਂ ਚਲੋ ਤੁਸੀਂ ਹਰਿਦਵਾਰ ਹੀ ਜਾ ਆਇਓ ਤੁਸੀਂ ਜਦੋਂ train ਚ ਬੈਠੋਗੇ ਬਈਆਂ ਨੇ ਨੀ ਰਾਹ ਦੇਣਾ ਹਮ ਹਮ ਹਮ ਥੱਲੇ ਆਲੇ area ਚ ਥੋੜਾ ਡਰ ਲੱਗਦਾ ਆਪਾਂ ਨੂੰ ਜਾਣ ਲੱਗੇ ਉੱਪਰ ਨੀ ਡਰ ਲੱਗਦਾ

ਲੋਕ ਸਾਊ ਤੇ ਵਧੀਆ ਹੈਗੇ ਨੇ

ਇੱਕ ਤਾਂ ਉਹ ਦੱਸਾਂ ਉੱਪਰ ਉਹ ਰਹਿੰਦੇ ਨੇ ਉਹ ਤੈਨੂੰ ਪਤਾ ਵੀ ਇੱਧਰ ਦਾ ਕੀ ਮਾਹੋਲ ਹੈ ਕਿਵੇਂ ਹੈਗਾ

ਉੱਧਰ ਲੁੱਟ ਖਸੁੱਟ ਨੀ ਐਨੀ ਹੈਗੀ ਨਾ

ਹੁਣ ਪਹਾੜੀ ਲੋਕਾਂ ਦੀ ਲੋੜਾਂ ਇੰਨੀਆ ਜਿਆਦਾ ਨਹੀਂ ਹੁੰਦੀਆ ਜੀ ਕਿਉਂਕਿ ਨਾ ਤਾਂ ਕੋਈ ਰਸਤਾ ਹੁੰਦਾ proper

ਅਹ ਸਮਾਨ ਲੈਕੇ ਜਾਣਾ ਟਰੱਕ ਲੈ ਆਣਾ ਹੋਰ ਤਰ੍ਹਾਂ ਲਿਜਾਣਾ ਉਹਨਾ ਨੂੰ ਰੋਟੀ ਖਾਣ ਤੱਕ ਜਾ ਛੋਟਾ ਮੋਟਾ ਹੋਰ ਉਹਨਾ ਦਾ ਕੋਈ local business ਬੱਸ ਬੱਸ ਓਹੀ ਗੱਲ ਹੈ ਨਾ ਹੁਣ ਨਾ ਅਸੀਂ ਗਏ ਇੱਧਰ ਦੇਹਰਾਦੂਨ ਜਾਣਾ ਸੀਗਾ ਦੇਖੋ ਅੰਬਾਲੇ ਤੱਕ ਤਾਂ ਠੀਕ ਰਹੇ

ਫਿਰ ਅੰਬਾਲੇ ਤੋਂ ਬਾਅਦ train ਬਦਲੀ ਸਹਾਰਨਪੁਰ ਵਾਲੀ

ਤੁਸੀਂ ਮੰਨਣਾ ਨੀ ਉੱਥੇ ਬਈਏ ਚੜਗੇ ਉਹ ਹੈ ਨਾ ਉਹ ਜਿਹੜਾ ਉਹ area ਨਾ ਸੀਟ ਹੀ ਨੀ ਦਿੱਤੀ ਜੀ ਸੀਟ ਦੇਖਲੋ ਉਹੀ ਨਾ ਬਈਆਂ ਨੇ ਰੱਖ ਕੇ ਸਮਾਨ ਵੀ ਸਮਾਨ ਕੋਈ ਨਾ ਕੋਈ bag ਰੱਖ ਦਿੰਦੇ ਸੀ ਵੋ ਗਿਆ ਹੋਇਆ ਜੀ ਬਾਹਰ ਪਾਣੀ ਭਰਨੇ ਗਿਆ bathroom ਗਿਆ ਹੈ ਠੀਕ ਏ ਇੰਨੀ ਔਖੀ ਲੜ ਲੁੜ ਕੇ ਕਿਵੇਂ ਮਰਜ਼ੀ ਬੰਦਾ ਸੀਟ ਮਿਲਦੀ ਉਹ ਤਾਂ ਥੋਨੂੰ ਸੀਟ ਹੀ ਨੀ ਦੇਣੀ

ਤੇ ਉਹਨਾ ਨੂੰ ਗੱਲ ਕਰਨ ਦਾ ਨੀ ਪਤਾ ਵੱਡ ਖਾਣ ਨੂੰ ਪੈਂਦੇ ਨੇ ਲੋਕ ਉਧਰਲੇ ਉਹ ਤਾਂ ਬੰਦਾ ਮਾੜਾ ਮੋਟਾ ਆਪ ਕੈੜਾ ਹੁੰਦਾ ਨਹੀਂ ਤਾਂ ਲੁੱਟ ਕੇ ਖਾ ਜਾਣ ਉਹ

ਗੱਡੀ ਤੇ ਜਾਣੇ ਆ ਸਭ ਤੇ ਵਧੀਆ ਜੇ ਤੁਸੀਂ train ਦੇ ਧੱਕੇ ਖਾਣੇ ਆ ਫ਼ੇਰ ਕੋਈ ਫਾਇਦਾ ਨੀ ਹੈ